ਮੈਨੂੰ ਕਹਿੰਦਾ ਕਿ ਮੈਨੂੰ vote ਪਾਈਂ ਮੈਂ ਕਿਹਾ ਕੋਈ ਨੀ ਵੀਰੇ ਤੁਹਾਨੂੰ ਹੀ vote ਪਏਗੀ ਠੀਕ ਹੈ ਇੱਕ ਹੋਰ ਮੁੰਡਾ ਆਇਆ, ਉਹ ਕਹਿੰਦਾ ਮੈਨੂੰ vote ਪਾਈ ਮੈਂ ਕਿਹਾ ਕੋਈ ਨੀ ਤੈਨੂੰ ਵੀ vote ਪਾ ਦੇਵਾਂਗੇ ਹਾਂ ਉਹਨੂੰ ਕਹਿਣਾ ਸੀ ਇੱਕ vote ਮੈਂ ਸਾਰਿਆਂ ਨੂੰ ਪਾ ਦੇਣੀ ਹੈ

ਤੇ vote ਪਰ ਮੈਂ ਇੱਕੋ ਨੂੰ ਪਾਈ ਉਹੀ ਬਣਿਆ।

ਹਾਂ ਇੱਕੋ ਨੂੰ ਪਾ ਸਕਦੇ ਸੀ। ਆਹੋ ਤੇ ਇੱਕੋ ਨੂੰ ਪੈਣੀ।

ਇੱਕ ਨੂੰ ਪੈਣੀ ਇੱਕ ਨੂੰ ਬਸ ਠੀਕ ਆ ਤੂੰ ਸੁਣਾ

ਹਾਂ ਮੰਮਾ uniform ਕਹਿਣਡੀ ਸੀ ਓਦਣ ਬਈ ਉਹ ਤੇ ਪੁਲਿਸ ਵਾਲੀ ਹੈ ਉਹ ਥੋੜ੍ਹੀ ਨਾ ਲੱਗਣੀ ਹੈ ਆਹੋ ਨਾ ਹੋਰ ਹੁੰਦੀ ਮੈਂ ਉਹੀ ਓਦਣ ਕਹਿੰਦੀ ਸੀ।

ਚੱਲ ਕੋਈ

ਹਮ ਹੁਣ ਤੇ ਨੀ ਮੋਟਾ ਹੋਇਆ?

ਮੋਟਾ ਤੇ ਨੀ ਹੋਇਆ ਹੁਣ?

ਠੀਕ ਹੈ ਮੈਨੂੰ ਪਤਾ ਏਥੇ ਖਾ ਖਾ ਕੇ ਨਾਨ ਤੇ ਹੋ ਜਾਨਾ ਫਿਰ ਓਦਾਂ ਦਾ ਹੀ।

ਇੱਥੇ ਤੈਨੂੰ ਮਸਾਂ set ਕਰੀਦਾ ਤੇ ਫਿਰ

ਵਾਲੇ ਪਰੋਂਠੇ ਹੀ ਨੀ ਖਤਮ ਹੁੰਦੇ ਤੇ ਕਦੇ ਹੋਰ ਫਿਰ ਕਾਜਲ ਦੀ ਬਸ ਠੀਕ ਅਮਨ ਤੈਨੂੰ ਪਤਾ ਧਾਰੀਵਾਲ ਨਹਿਰ ਤੇ ਜਿਹੜੇ ਮੋਮੋਸ ਮਿਲਦੇ ਓਏ ਹੋਏ ਹੋਏ

ਗੋਲਗੱਪੇ ਪਤਾ ਨੀ ਮੈਂ ਅਜੇ ਭਾਜੀ ਤੇ ਕਰਨ ਗਏ ਸੀ ਓਦਣ ਤੁਹਾਡੇ ਲਈ ਉੱਥੋਂ ਹੀ ਲੈ ਕੇ ਆਏ ਸੀ।

ਨੀ ਸੀ ਪਰਾਏ ਨੀ ਸੀ ਇੰਨੇ ਸਵਾਦ ਲੱਗੇ steam ਤੇ ਆਏ ਹਾਏ ਹਾਏ

ਹਾਏ ਨਜ਼ਾਰਾ ਬੜਾ ਆਉਂਦਾ ਸੀ ਖਾਣ ਦਾ ਹੈਂ

ਏਦਾਂ ਹੀ ਇੱਕ ਵਾਰੀ ਮੈਂ ਗੋਲਡੀ ਵੀਰ, ਹੈਪੀ ਵੀਰ ਤੇ ਅਜੇ ਭਾਜੀ ਗਏ ਗੱਡੀ ਚ

ਤੇ ਪਹਿਲਾਂ ਅਸੀਂ ਮਤਲਬ ਚਾਰਾਂ ਨੇ ਇੱਕ ਇੱਕ ਪਲੇਟ ਕਰਵਾ ਲਈ ਆਪਣੀ ਤੇ ਫਿਰ ਉਹ ਖ਼ਤਮ ਕਰਕੇ ਮੇਰਾ ਨਹੀਂ ਰੱਜ ਹੋਇਆ ਮੈਂ ਕਿਹਾ ਇੱਕ ਹੋਰ ਲੈ ਕੇ ਦਓ ਮੈਨੂੰ

ਹੋਰ ਫਿਰ

ਕਾਜਲ ਦੀ ਤੂੰ ਸਕੂਟੀ ਤੇ ਆਉਨੀ ਹੈ ਏਥੇ ਦੁਕਾਨ ਤੇ?

ਸਕੂਟੀ ਮੈਨੂੰ ਪਸੰਦ ਨੀ ਕਦੇ

ਮੈਂ ਆਇਆ ਕਰਾਂਗਾ ਮੈਂ ਸਕੂਟੀ ਲੈ ਕੇ ਆਇਆ ਕਰਾਂਗਾ।

ਹੋਰ ਫਿਰ

ਬੱਚਿਆਂ ਲਈ ਤੂੰ ਹਜੇ ਛੋਟਾ ਹੀ ਆਂ ਤੈਨੂੰ ਚੱਲ ਜਾਣੀ ਆਂ। ਉਹ ਇੱਥੇ ਚੱਲਣੀ ਨੀ ਚਲਾਨ ਕਟਾਉਣਾ ਇੱਥੇ ਕਿਉਂ ਨੀ ਚੱਲਦੀ, ਬੜੀ ਸਹੀ ਹੁਣ ਬੜੇ ਪਾਪਾ ਨੇ ਕਰਵਾ ਲਈ ਠੀਕ, ਸਹੀ ਚੱਲਦੀ ਆ ਹੁਣ।

ਫਿਰ ਉਹਦੇ ਉੱਤੇ ਸਕੂਲ ਜਾਇਆ ਕਰਾਂਗਾ।

ਕੀ ਹੈ model ਕੀ ਹੈ ਉਹਦਾ ਬਾਰਾਂ ਹੈਂ ਮੇਰੇ ਖਿਆਲ, ਬੜੇ ਪਾਪਾ ਨੂੰ ਇਹ ਨਾ ਬਹੁਤੀ ਛੋਟੀ ਲੱਗਦੀ ਹੈ, ਸਾਡੇ ਵਰਗਿਆਂ ਨੂੰ ਫਿਰ ਵੀ ਠੀਕ ਲੱਗ ਜਾਂਦੀ ਹੈ ਜਿੱਦਾਂ ਛੋਟੇ ਹੁੰਦੇ ਨੀ ਚਲਾਉਂਦੇ ਰਹੇ ਉਹ ਸਕੂਟਰ ਜੀ ਉਹ ਚੀਜ਼ਾਂ ਹੈ ਉਹ ਲੱਗਦੀ

ਯਾਰ ਮੰਮਾ ਨੂੰ ਕਹੀਂ ਇੱਕ ਪੈਂਟ ਖਰੀਦੇ ਮੇਰੇ ਲਈ ਇੱਥੋਂ ਸੋਹਣੀ ਜਿਹੀ।

ਹਾਂ ਸਾਡੇ ਮੈਂ ਆਪਣੇ ਦੋਸਤ ਦੇ birthday ਤੇ ਜਾਣਾ ਮੁਹਾਲੀ ਕਦੋਂ ਜਾਣਾ?

ਤੇਰੀ ਸੱਚ ਅੱਜ ਕਿੰਨੀ ਤਰੀਕ ਹੋ ਗਈ ਆ।

ਓਏ ਪਤਾ ਨੀ ਆਹ ਮਹੀਨੇ ਆਂ ਕਿ ਅਗਲੇ ਮਹੀਨੇ ਮਈ ਚ ਹੁੰਦਾ ਸ਼ਾਇਦ, ਛੋਲਾਂ ਮਈ ਨੂੰ।

ਆਹੋ ਇਸੇ ਮਹੀਨੇ ਹੀ ਆ ਛੋਲਾਂ ਤਰੀਕ ਨੂੰ।

ਆਹੋ ਤੂੰ ਬਾਪੂ ਗਾਂਧੀ ਨਾਲ ਪੈਦਾ ਹੁਨਾ ਵਾਂ।

ਆਹੋ ਤੂੰ ਦੋ ਦਿਨ ਬਾਅਦ ਹੁਨਾ।

ਦੋ ਦਿਨ ਛੋਟਾ ਤੂੰ ਬਾਪੂ ਗਾਂਧੀ ਤੋਂ ਤਾਂ ਹੀ ਗੰਜਾ ਹੈ।

ਤੇ ਸਾਇਡਾਂ ਤੋਂ ਤਾਂਹੀ ਤੇਰੇ ਗੰਜ।

ਹੁਣ ਨਾ ਵੱਡੇ ਵੱਡੇ enemy ਵਰਗੇ ਵਾਲ ਰੱਖਣੇ

ਵਾਲ ਰੱਖਣੇ ਯਾਰ ਜਿੱਦਾਂ ਦੇ ਉਹਦੇ ਚ ਨੀ ਹੁੰਦੇ ਯਾਰ ਉਹ ਜਿਹੜੀ ਸਾਹਰੁਖ ਖਾਨ ਦੀ film ਆਂ

ਜੀਵਨ ਹੁੰਦਾ ਜਿਹ ਚ ਉਹਦਾ ਛੋਟਾ ਮੁੰਡਾ ਨੀ ਹੁੰਦਾ।

ਜੀਵਨ ਦੇ ਜਿਹੜਾ ਮੁੰਡਾ ਹੁੰਦਾ ਉਹਦਾ ਉਹਦੇ ਵਰਗੇ ਵਾਲ ਰੱਖਣੇ ਤੇ।

ਅੱਛਾ ਛਿੱਤਰ ਨਾ ਖਾ ਲਈ ਮੇਰੇ ਕੋਲੋਂ।

ਏਦਾਂ ਹੀ ਕਰਵਾ ਲਈ ਮੇਰੇ ਕੋਲੋਂ ਕਰਵਾ ਲਈ

ਹੈਂ ਕਰਵਾ ਲੈਨਾ ਸੱਚੀ ਮੈਂ

ਜਿੱਦਾਂ ਵਿੱਚ ਵਿੱਚ ਵਾਲ ਪੀਲੇ ਰੱਖਣੇ ਆਂ

ਦੋ ਮਿੰਟ ਰਹਿ ਗਏ ਬਸ ਕੋਈ ਨੀ ਆਹ ਕਿਹੜਾ ਵਾ ਕੀ? ਵਾਟਸੈਪ ਤੇ message ਆਇਆ ਯਾਰ ਨੋ number ਤੋਂ ਪਤਾ ਨੀ ਕਿਹੜਾ ਵਾ

ਉਹ ਯਾਰ ਰਿਸਤੇ ਡੇ ਸੀ ਕਰਵਾਉਣ

ਅੱਛਾ ਜੰਮੂ ਕਿਹੜੀ ਜਗ੍ਹਾ

ਬਕਸੀ ਨਗਰ ਪਤਾ ਨੀ ਮੈਨੂੰ ਕਰਵਾ ਲਾ ਚੰਗਾ ਕਰਵਾ ਲੈਨੀ ਪਤਾ ਕਰਕੇ ਦੇ ਕਰਾ ਲੈਨੀ। ਲੈ ਮੰਮਾ ਕਰਦੀ ਪਤਾ ਆਪੇ ਵੇਖੀ ਮੰਮਾ ਨੇ ਦੋ ਦਿਨਾਂ ਚ ਕੁੰਡਲੀ ਕੱਢ ਦੇਣੀ ਹੈ। ਆਹੋ ਮੰਮਾ ਦਾ ਤੇ talent ਮੈਨੂੰ ਪਤਾ ਮੰਮਾ ਓਦਾਂ photo ਵੇਖੀ ਭਲਾਂ ਲੱਡੂ ਲੱਡੂ photo ਵੇਖੀ ਭਲਾਂ ਠੀਕ ਆ।

ਆਹੋ

ਆਹੋ ਸਹੀ ਆ ਬੇਚਾਰਾ ਚੰਗਾ ਦੇਖਣ ਤੋਂ ਠੀਕ ਲੱਗਣ ਡਿਆ ਅਸੀਂ ਐਵੇਂ ਕਾਹਤੋਂ ਕਹੀਏ ਕਿਸੇ ਨੂੰ ਮਾੜਾ। ਠੀਕ ਹੀ ਆ ਚੱਲ

ਠੀਕ ਹੀ ਆ ਬੜਾ ਔਖਾ ਜਿਹਾ ਹੋ ਕੇ ਕਿਹਾ ਠੀਕ ਹੀ ਆ।

ਹਮ ਸਹੀ ਆ ਨਾ।

ਹੈਂ ਨਹੀਂ ਮੰਮਾ ਕਹਿੰਦੇ ਥਾਰ ਰੱਖੀ ਹੈ।

ਹਮ ਥਾਰ ਰੱਖੀ ਬੁਲਟ ਰੱਖਿਆ।

ਅੱਛਾ। ਹਮ ਆਹ statue ਮੈਂ ਦੇਖੇ ਦਾ ਹੈਗਾ ਸੀ।

ਹੋਰ ਫਿਰ। ਹੋਰ ਫਿਰ ਬਸ ਠੀਕ ਆ okay ਫਿਰ।

ਹਾਂ ਬਸ ਇਹੋ ਤਿੰਨੇ ਜਾਣੇ family ਚ। ਬਸ ਫਿਰ ਠੀਕ ਆ ਹੋਰ ਕੀ ਹੈ।

ਹੈਂ? ਕਿੰਨੇ ਦਿਨ ਰਹੇ ਚੱਲ ਬਾਅਦ ਚ ਗੱਲ ਕਰਦੇ ਹਾਂ okay

Last budget the government broad forward a new scheme of taxation ਹਾਂਜੀ ਕੀ ਕੀਤਾ ਵੀ ਉਹਨੇ prioritize ਕੀਤਾ ਹਾਂਜੀ ਕੀ ਕੀਤਾ ਵੀ ਅਹ prioritize ਕੀਤਾ displayed ਕੀਤਾ notified ਕੀਤਾ ਜਾਂ introduce ਕੀਤਾ ਇੱਥੇ ਜਿਹੜਾ ਸਾਡੇ ਕੋਲ ਇਹ highlighted word ਹੈ ਉਹਦਾ ਤੁਸੀਂ meaning ਦੱਸਣਾ ਹੈ ਠੀਕ ਹੈ ਜੈ ਮਹਾਂ ਕਾਲ ਜੀ ਜੈ ਮਹਾਂ ਕਾਲ ਆ ਜਾਓ ਜੈ ਮਾਤਾ ਦੀ ਆ ਜਾਓ। ਸਤਿ ਸ੍ਰੀ ਅਕਾਲ ਪੂਨਮ, ਨਿਤਿਕ good afternoon ਇਬਾਦਤ good afternoon ਆ ਜਾਓ ਹਾਂਜੀ in last budget the government broad forward a new scheme of New scheme of taxation ਹਾਂਜੀ Yes very good ਪੰਕਜ ਅੱਜ speed ਘੱਟ ਗਈ ਹੈ ਦੇਖੋ broad forward ਕਰਨ ਦਾ ਮਤਲਬ ਕੀ ਹੁੰਦਾ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਕੀ ਕਰਦੇ ਹਾਂ introduce ਕਰਦੇ ਹਾਂ ਜਦੋਂ ਅਸੀਂ ਉਹਨੂੰ ਪਹਿਲੀ ਵਾਰੀ ਆਹ ਕੀ ਕਰਦੇ ਹਾਂ ਲਿਆਉਂਦੇ ਹਾਂ ਕਿਸੇ ਚੀਜ਼ ਚ ਠੀਕ ਹੈ introduce ਕਰਦੇ ਹਾਂ ਠੀਕ ਹੈ ਸੋ ਇੱਥੇ ਕੀ ਆਏਗਾ d would be the right answer okay d ਜਿਹੜਾ ਹੈ ਇਹਦਾ ਸਹੀ answer ਹੋਏਗਾ notified ਨਹੀਂ notified ਨੀ ਹੈ new scheme ਹੈ ਨਾ ਇੱਥੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਨਵੀਂ scheme ਹੈ ਤੇ ਨਵੀਂ scheme ਹੋਏਗੀ ਤੇ ਉਹਨੂੰ, ਉਹਨੂੰ ਆਪਾਂ ਪਹਿਲੇ introduce ਹੀ ਤਾਂ ਕਰਾਂਗੇ। ਨਵੀਂ scheme ਹੈ ਤਾਂ ਪਹਿਲਾਂ ਅਸੀਂ ਉਹਨੂੰ introduce ਹੀ ਤਾਂ ਕਰਾਂਗੇ ਸੋ broad forward ਦਾ ਮਤਲਬ ਜਿਹੜਾ ਹੈ ਉਹ ਕੀ ਹੁੰਦਾ ਹੈ ਜਦੋਂ ਆਪਾਂ ਉਹ ਕਿਸੇ ਚੀਜ਼ ਨੂੰ ਕੀ ਕਰਦੇ ਹਾਂ Introduce ਕਰਦੇ ਹਾਂ notified ਵੀ ਨੀ ਹੋਏਗਾ prioritize, prioritize ਦਾ ਕਰ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਉਹਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ ਹਨਾ prioritize ਕਰਨ ਦਾ ਮਤਲਬ ਕੀ ਹੁੰਦਾ ਕਿ ਆਪਾਂ ਉਹਨੂੰ ਪਹਿਲੇ number ਤੇ ਰੱਖਦੇ ਹਾਂ ਅਸੀਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਹੱਤਵ ਜਿਹੜਾ ਉਸ ਚੀਜ਼ ਨੂੰ ਦਿੰਦੇ ਹਾਂ ਹਨਾ, ਉਹ prioritize ਹੁੰਦਾ display ਕਰਨਾ ਕੀ ਹੁੰਦਾ, Display ਕਰਨ ਦਾ ਮਤਲਬ ਹੁੰਦਾ ਕਿ ਏਦਾਂ ਆਪਾਂ ਸਾਰਿਆਂ ਨੂੰ ਵਿਖਾ ਦਿੰਦੇ ਹਾਂ ਹਨਾ display ਕਰ ਦਿੰਦੇ ਹਾਂ ਕਹਿ ਲਓ ਵੀ ਆਹ ਚੀਜ਼ ਹੈ, ਇਹ ਚੀਜ਼ ਹੈ, ਆਹ ਚੀਜ਼ ਹੈ ਉਹਨੂੰ set ਕਰਕੇ ਆਪਾਂ ਰੱਖ ਦਿੰਦੇ ਹਾਂ ਸਾਹਮਣੇ show case ਕਰ ਦਿੰਦੇ ਹਾਂ ਉਹ display ਕਰਨਾ ਹੋ ਜਾਂਦਾ ਹੈ ਹਨਾ